ਮਤਲਬ ਕਹਿੰਦੇ ਸਿੱਧੂ ਨੇ ਮੁੰਬਈ ਵਿੱਚ ਨਾ ਰੋਹਿਤ ਰੋਹਿਤ ਗਾਂਧੀ ਵਰਗੇ ਜਾਂ ਹੋਰ designer ਸੀ ਜਿਹੜੇ rap ਜਿਹੜੇ rapper ਜਿਹੜੇ rap ਵਗ਼ੈਰਾ ਗਾਉਂਦੇ ਆ

ਤੇ ਫਿਰ ਦੋ ਹਜ਼ਾਰ ਗਿਆਰਾਂ ਦੇ ਵਿੱਚ ਹਾਂਜੀ ਦੋ ਹਜ਼ਾਰ ਗਿਆਰਾਂ ਦੇ ਵਿੱਚ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 ਹਾਂਜੀ ਹਾਂਜੀ ਓਦਾਂ modeling ਦੇ ਨਾਲ ਨਾਲ ਇਹਨਾਂ ਨੂੰ ਨਾ ਮਤਲਬ Study ਦੇ ਨਾਲ ਨਾਲ ਇਹਨਾਂ ਨੂੰ modeling ਦਾ ਵੀ ਬੜਾ ਸ਼ੌਂਕ ਸੀ ਤੇ modeling ਦੇ ਵਿੱਚ ਇਹਨਾਂ ਨੇ ਜਦੋਂ ਆਪਣੇ career ਦੀ ਸ਼ੁਰੂਆਤ ਕੀਤੀ ਸੀ, ਕਹਿੰਦੇ ਤਰੱਕੀ ਮਤਲਬ ਇਹ ਕੁਛ ਜ਼ਿਆਦਾ ਮਤਲਬ modeling ਦੇ ਵਿੱਚ ਇਹਨਾਂ ਨੂੰ ਏਦਾਂ ਲੱਗਦਾ ਸੀ ਵੀ ਮੈਨੂੰ ਕੁਛ ਜ਼ਿਆਦਾ ਬਣ ਨੀ ਸਕਦਾ,

ਹਾਂਜੀ ਹਾਂਜੀ ਇਹ ਦੁਬਾਰਾ ਮਤਲਬ ਅਹ modeling ਵੀ ਕਰਦੇ ਹੁੰਦੇ ਸੀ ਤੇ ਆਪਣੀ ਵਕਾਲਤ ਵੀ ਕਰਦੇ ਹੁੰਦੇ ਸੀ,

ਤਾਂ ਜਦੋਂ ਪਹਿਲੀ ਜਿਹੜੀ placement ਇੰਡੀਆ ਪਰਿਵਾਰ ਦਾ ਕਾਨੂੰਨ ਇੱਕ ਵਜੋਂ ਹੋਈ ਸੀ ਇਹਨਾਂ ਦੀ ਜਿਹੜੀ ਨਿਯੁਕਤੀ ਸੀ ਨਾ ਜਦੋਂ ਇਹਨਾਂ ਨੇ ਕੰਮ ਕਰਿਆ ਸੀ placement ਵਜੋਂ ਇਹਨਾਂ ਨੂੰ ਬਣਾਇਆ ਗਿਆ ਸੀ ਇੱਕ ਤੇ ਇੱਕ law form ਜਿਹੜਾ ਹੈਮਲਟਸ ਨਾਲ ਹੁੰਦਾ ਆ ਉਹਦੇ ਵਿੱਚ ਵੀ ਇਹਨਾਂ ਨੇ ਕਾਫ਼ੀ ਉਹ ਕੀਤਾ ਆ ਜਿਸਦੇ ਵਿੱਚ ਕਹਿੰਦੇ ਡਿਜਨੀ ਸੋਨੀ ਤੇ ਹੋਰ ਬੋਲੀਵੁਡ ਵਰਗੇ studio ਵਿੱਚ ਇਹਨਾਂ ਨੇ ਕੰਮ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

ਇੱਕ modeling acting ਕਰਦੇ ਸੀ,

ਉਹਦੇ ਵਿੱਚ ਇਹਨਾਂ ਨੇ ਆਪਣੀ acting ਦੀ ਸ਼ੁਰੂਆਤ ਕੀਤੀ ਸੀ ਇਹਨਾਂ ਨੇ, ਤੇ ਨਾ ਜਦੋਂ ਕਹਿੰਦੇ film ਦੋ ਹਜ਼ਾਰ ਛੇ ਦੋ ਹਜ਼ਾਰ ਛੋਲਾਂ ਵਿੱਚ ਪੰਜਾ~ ਅਹ ਮਤਲਬ theaters ਦੇ ਵਿੱਚ ਆਈ ਸੀ ਫਿਲਮਾਂ ਦੇ ਵਿੱਚ

ਹਾਂਜੀ ਤੇ ਅਹ ਉਦੋਂ ਇਹਨਾਂ ਨੂੰ ਕਹਿੰਦੇ ਇੱਕ

award ਮਿਲਿਆ ਸੀ ਇਹਨਾਂ ਨੁੰ ਕਹਿੰਦੇ ਫਿਰ ਉਹਨਾਂ ਨੇ ਨਾ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 ਨਾਂ ਸੀ ਰਮਤਾ ਜੋਗੀ second movie ਇਹਨਾਂ ਦੀ ਸੀ ਜ਼ੋਰਾ ਦਸ ਨੰਬਰੀ ਆ ਜਿਹੜੀ ਦੋ ਹਜ਼ਾਰ ਸੱਤ ਸਤਾਰਾਂ ਦੇ ਵਿੱਚ,

ਤੇ ਦੋ ਹਜ਼ਾਰ ਅਠਾਰਾਂ ਦੇ ਵਿੱਚ ਕਹਿੰਦੇ ਇਹਨਾਂ ਦੇ ਰੰਗ ਪੰਜਾਬ ਸਾਡੇ ਵਾਲੇ ਦੇਸੀ ਉੱਨੀ ਦੋ ਹਜ਼ਾਰ ਉੱਨੀ ਦੇ ਵਿੱਚ ਤੇ ਜ਼ੋਰਾ ਵਰਗੇ ਕਹਿੰਦੇ ਵੀ ਕਾਫ਼ੀ act~ ਮਤਲਬ ਕਹਿ ਲੈਂਦੇ ਹਾਂ ਵੀ ਕਾਫ਼ੀ ਕੀ ਕਹਿ ਦਿੰਦੇ ਹਾਂ ਉਹਨਾਂ ਨੂੰ ਆਪਾਂ ਜਿਹੜੇ ਕਿਰਦਾਰ ਹੁੰਦੇ ਨੇ ਉਹ ਨਿਭਾਏ ਇਹਨਾਂ ਨੇ ਕਾਫ਼ੀ,

ਤੇ ਰਾਜਨੀਤਿਕ ਵਿੱਚ ਵੀ ਇਹਨਾਂ ਦਾ ਥੀ ਸੀ ਕੁਛ?

ਹਾਂਜੀ ਕਿਉਂਕਿ ਇਹ ਵਕਾਲਤ ਕਰਦੇ ਸੀ ਵਕਾਲਤ ਤੋਂ ਬਾਅਦ ਇਹਨਾਂ ਨੂੰ ਜਦੋਂ acting ਦੇ ਵਿੱਚ ਇਹਨਾਂ ਨੇ ਵਿੱਚ ਵਿੱਚ ਵਿੱਚ ਇਹਨਾਂ ਨੇ acting ਛੱਡ ਦਿੱਤੀ ਸੀ ਮਤਲਬ acting ਦਾ ਵੀ ਕੰਮ ਨਾਲ ਕਰਦੇ ਸੀ modeling ਦਾ ਵੀ ਕਰਦੇ ਸੀ, ਤੇ

ਵਿੱਚ ਨਾ ਮਤਲਬ ਇੰਡੀਆ ਦੇ ਵਿੱਚ ਕਹਿ ਲਈਏ ਪੰਜਾਬ ਦੇ ਵਿੱਚ ਵੋਟਾਂ ਪਈਆਂ ਸੀ ਚੌਣਾਂ ਪਈਆਂ ਸੀ ਹਾਂਜੀ ਚੌਣਾਂ ਦੇ ਦੌਰਾਨ ਨਾ ਇਹਨਾਂ ਨੇ ਰਾਜਨੀਤੀ ਵਿੱਚ ਪ੍ਰਵੇਸ ਕੀਤਾ ਸੀ, ਮਤਲਬ ਉਦੋਂ ਇਹ ਕਾਂਗਰਸ ਭਾਜਪਾ ਭਾਜਪਾ ਸੁਣਿਆ ਤੁਸੀਂ? ਉਹ ਪਾਰਟੀ ਵਿੱਚ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਜਿਹੜੇ ਸਨੀ ਦਿਓਲ ਸੀ, ਉਹਨਾਂ ਲਈ ਪ੍ਰਚਾਰ ਕੀਤਾ ਸੀ ਇਹਨਾਂ ਨੇ, ਹਾਂਜੀ ਅੱਛਾ

ਵੀ ਸਨੀ ਦਿਓਲ ਨੂੰ ਇਹ ਕਾਫ਼ੀ ਨੇੜਿਓ ਜਾਣਦੇ ਆ ਕਿਉਂਕਿ ਉਹਨਾਂ ਨੇ ਸਿੱਧੂ ਨਾਲ ਅਹ ਸਨੀ ਦਿਓ~ ਸਨੀ ਦਿਓਲ ਸੀ ਜਿਹੜਾ ਉਹਨਾਂ ਨਾਲ ਕਾਫ਼ੀ ਨਜ਼ਦੀਕੀ ਸੀ,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

ਨਹੀਂ ਨਹੀਂ gangster ਤਾਂ ਨੀ ਇਹਨਾਂ ਨੇ ਜਿਹੜਾ union ਹੈ ਨਾ ਪ੍ਰਧਾਨ ਭਾਜਪਾ ਕਿਸਾਨਾਂ ਦੇ ਨਾਲ ਇਹਨਾਂ ਨੇ help ਕਰੀ ਸੀ ਕਿਸਾਨਾਂ ਦੀ ਕਾਫ਼ੀ ਇਹਨਾਂ ਨੇ ਫਿਰ ਨਰਿੰਦਰ ਮੋਦੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਜੀ ਨੇ, ਨਾਲ ਕਹਿੰਦੇ ਇਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ ਮਤਲਬ ਇਹਨਾਂ ਨੂੰ ਅਹ blackmail ਕਰਨ ਨੂੰ ਜਾਂ ਓਦਾਂ ਇਹਨਾਂ ਨੂੰ ਫਸਾਉਣ ਵਾਸਤੇ ਕਾਫ਼ੀ

ਮੈਂ ਕਿਹਾ ਫਿਰ ਬਾਅਦ 'ਚ ਤਾਂ ਇਹਨਾਂ ਦੀ death ਹੀ ਹੋ ਗਈ ਸੀ ਜਿਵੇਂ ਹੁਣ ਕਹਿ ਮਤਲਬ ਜਦੋਂ ਇਹਨਾਂ ਨੇ ਦੋ ਹਜ਼ਾਰ ਉੱਨੀ ਦੇ ਵਿੱਚ ਜਦੋਂ ਇਹ ਰਾਜਨੀਤੀ 'ਚ ਆਏ ਸੀ ਨਾ, ਇਹ ਲੋਕਾਂ ਨਾਲ ਹਾਂ ਕਾਫ਼ੀ ਲੋਕ ਇਹਦੇ ਦੁਸ਼ਮਣ ਬਣ ਗਏ ਸੀ ਮਤਲਬ ਹੁੰਦੇ ਆ ਨਾ ਜਿਹੜੇ ਉਹਨਾਂ ਵਿੱਚ ਘਿਰ ਗਏ ਸੀ ਆਹ

ਹਾਂਜੀ ਤੇ ਉਹਦੇ ਕਰਕੇ ਪੰਦਰਾਂ ਫਰਵਰੀ

ਟਕਰਾ ਗਈ ਸੀ ਤੇ ਜਿੱਥੇ ਇਹਨਾਂ ਦੀ death ਹੋ ਗਈ ਸੀ, ਹਾਂਜੀ।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

Okay okay ਠੀਕ ਕੋਰੋਨਾ ਵਾਇਰਸ ਵਾਇਰਸਾਂ ਦਾ ਇੱਕ ਪਰਿਵਾਰ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀ ਦਾ ਕਾਰਨ ਬਣਦਾ ਹੈ ਲੋਕਾਂ ਵਿੱਚ ਸੱਤ ਵੱਖ ਵੱਖ ਕਿਸ਼ਮਾਂ ਪਾਈਆਂ ਗਈਆਂ ਹਨ ਜਿਹਨਾਂ ਵਿੱਚ SARSSER, SAR ਅਤੇ COVID nineteen ਮਹਾਂਮਾਰੀ ਲਈ ਜ਼ਿੰਮੇਵਾਰ ਹਨ। ਸ਼ੁਰੂਆਤੀ ਅਹ ਰਿਪੋਰਟਾਂ ਸਮਝਾਉਣ ਅਹ ਸੁਝਾਓ ਦਿੰਦੀਆਂ ਹਨ ਕਿ ਨਵਾਂ ਵਾਇਰਸ SARS ਦਾ ਕਾਰਨ ਮੰਨਣ ਵਾਲੇ ਵਾਇਰਸ ਨਾਲੋਂ ਜ਼ਿਆਦਾ ਛੂਤ ਵਾਲਾ ਹੈ ਪਰ ਗੰਭੀਰ ਲੱਛਣ ਪੈਦਾ ਕਰਨ ਦੀ ਸੰਭਾਵਨਾ ਘੱਟ ਹੈ ਨਵੇਂ ਕੋਰੋਨਾ ਵਾਇਰਸ ਬਾਰੇ ਸਾਨੂੰ ਬਹੁਤ ਕੁਛ ਸਿੱਖਣ ਦੀ ਲੋੜ ਹੈ। ਕੋਰੋਨਾ ਵਾਇਰਸ ਦੀਆਂ ਕਿਸ਼ਮਾਂ ਕੀ ਹਨ? ਕੋਰੋਨਾ ਵਾਇਰਸ ਵਾਇਰਸਾਂ ਦਾ ਇੱਕ ਪਰਿਵਾਰ ਹੈ ਜੋ ਮਨੁੱਖਾਂ ਅਤੇ ਜਾਨਵਰਾਂ ਵਿੱਚ ਸਾਹਾਂ ਅਤੇ ਦੀਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਉਹ ਆਮ ਤੌਰ ਤੇ ਲੋਕਾਂ ਵਿੱਚ ਹਲਕੀ ਜੁਕਾਮ ਦਾ ਕਾਰਨ ਬਣਦੇ ਹਨ ਪਰ ਦੋ ਹਜ਼ਾਰ ਦੋ ਤੋਂ ਤਿੰਨ ਵਿੱਚ ਚੀਨ ਵਿੱਚ ਗੰਭੀਰ ਤੀਬਰ ਸਾਹ ਲੈਣ ਵਾਲੇ ਸਿਨ~ ਸਿੰਡਰਮ SARS ਮਹਾਂਮਾਰੀ ਅਤੇ ਦੋ ਹਜ਼ਾਰ ਬਾਰਾਂ ਵਿੱਚ ਅਧਿ ਪ੍ਰਾਈਦੀਪ ਉੱਤੇ ਅਹ ਮੱਧ ਪੂਰਵ ਸਾਹ ਲੈਣ ਵਾਲੇ ਸਿੰਡਰੇਸ

ਗੰਭੀਰ ਤੀਬਰ ਸਾਹ ਸੰਬੰਧੀ ਸਿੰਡਰੋਮ ਕੋਰੋਨਾ ਵਾਇਰਸ ਕੋਰੋਨਾ ਵਾਇਰਸ ਬਿਮਾਰੀ ਤੇ ਅਹ ਮੌਜੂਦਾ ਪ੍ਰਕੋਪ ਲਈ ਜ਼ਿੰਮੇਵਾਰ ਵਾਇਰਸ ਹੈ ਜਿਸਦੀ ਪਹਿਲੀ ਵਾਰ ਗੰਭੀਰ ਨਮੋਨੀਆ ਦੀਆਂ ਰਿਪੋਰਟਾਂ ਤੋਂ ਬਾਅਦ ਵੂਹਾਨ ਵਿੱ~ ਚੀਨ ਵਿੱਚ ਪਛਾਣ ਕੀਤੀ ਗਈ ਸੀ ਕੋਰੋਨਾ ਵਾਇਰਸ ਕਿਸ ਤਰ੍ਹਾਂ ਦੇ ਉਹ ਦਿਖਾਈ ਦਿੰਦੇ ਹਨ ਕੋਰੋਨਾ ਵਾਇਰਸ ਮੁਕਾਬਲਤਨ ਸਧਾਰਨ ਹਨ ਅਤੇ ਉਹਨਾਂ ਦਾ ਰੂਪ ਇਹ ਸਮਝਾਉਣ ਵਿੱਚ ਸਾਡੀ ਮਦਦ ਕਰਦਾ ਹੈ ਕਿ ਉਹ ਕਿਵੇਂ ਕੰਮ ਕਰਦੇ ਹਨ ਉਹ ਗੋਲਾਕਾਰ ਹੁੰਦੇ ਹਨ ਅਤੇ ਪ੍ਰੋਟੀਨ ਦੇ spikes ਨਾਲ ਲੇਪ ਹੁੰਦੇ ਹਨ ਇਹ spikes ਵਾਇਰਸ ਨੂੰ ਸਿਹਤਮੰਦ ਨਾਲ ਬੰਨਣ ਅਤੇ ਸਨ~ ਕਰਮਿਤ ਕਰਨ ਵਿੱਚ ਮਦਦ ਕਰਦੇ ਹਨ ਹਾਲਾਂਕਿ ਉਹ ਵੀ ਹਨ ਜੋ immune system ਨੂੰ ਵਾਇ~ ਵਾਇਰਸ ਨੂੰ ਦੇਖਣਾ ਦੀ ਇਜਾਜਤ ਦਿੰਦੇ ਹਨ ਇਸ ਨਵੇਂ ਵਾਇਰਸ ਦੇ ਅਹ ਵਿਰੁੱਧ ਸਰੀਰ ਨੂੰ antibiotic ਪੈਦਾ ਕਰਨ ਲਈ ਅਹ ਪ੍ਰੇਰਿਤ ਕਰਨ ਲਈ ਅਹ spike ਦੇ ਪਿੰ~ ਵਿੱਚ ਕੋਰੋਨਾ ਵਾਇਰਸ ਟਿੱਕੀਆਂ ਵਿੱਚ ਵੱਧਦੇ ਜਾ ਸਕਦੇ ਹਨ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ spikes ਦੀ ਵਿਲੱਖਣ ਦਿੱਖ ਲਈ ਨਾਮ ਦਿੱਤਾ ਗਿਆ ਹੈ ਜਦੋਂ ਇੱਕ ਸ਼ਕਤੀਸ਼ਾਲੀ micro ਦੇ microscope ਦੇ ਹੇਠਾਂ ਦੇਖਿਆ ਜਾਂਦਾ ਹੈ ਤਾਂ spikes ਇੱਕ ਤਾਰ ਵਾਂਗ ਦਿਖਦੀ ਦਿਖਾਈ ਦਿੰਦੀ ਹਨ ਕੋਰੋਨਾ ਤਾਰ ਲਈ ਲਾਤੀਨੀ ਹੈ ਇਹਨਾਂ spikes ਦੇ ਹੇਠਾਂ ਝਿੱਲੀ ਦੀ ਇੱਕ ਪਰਤ ਹੈ ਇਸ ਝਿੱਲੀ ਨੂੰ ਅਤੇ alcohol ਦੁਆਰਾ ਜਾ ਸਕਦਾ ਹੈ ਜਿਸ ਕਾਰਨ ਸਾਬਣ ਅਤੇ ਪਾਣੀ ਅਤੇ ਅਹ alcohol hand sanitizer ਵਾਇਰਸ ਦੇ ਵਿਰੁੱਧ ਪ੍ਰਭਾਵਸ਼ਾਲੀ ਹੁੰਦੇ ਹਨ ਝਿੱਲੀ ਦੇ ਅੰਦਰ ਵਾਇਰਸ ਦੀ genetic ਹੈ ਇਹਦਾ ਜਦੋਂ ਕਿ chicken pox ਅਤੇ ਵਰਗੇ ਕੁਛ ਵਾਇਰਸਾਂ ਦੇ ਮਨੁੱਖਾਂ ਵਾਂਗ ਤੋਂ ਬੜੇ ਹੁੰਦੇ ਹਨ ਕੋਰੋਨਾ ਵਾਇਰਸ ਦੇ ਜਿਨੋਮ ਨਜ਼ਦੀਕੀ ਸਮ~ ~ਬੰਧਕ RNA ਨਾਲ ਬਣੇ ਹੁੰਦੇ ਹਨ RNA ਵਾਇਰਸਾਂ ਵਿੱਚ ਛੋਟੇ ਜਿਨੋਮ ਹੁੰਦੇ ਹਨ ਜੋ

species ਦੇ ਅਨੁਕੂਲ ਹੋਣ ਅਤੇ ਸਕਰਮਿਤ ਕਰਨ ਵਿੱਚ ਮਦਦ ਕਰਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਨਵੀਂ COVID nineteen ਸੰਭਾਵਤ ਤੌਰ ਤੇ ਅਹ ਚਮ~ ਚਮਗਿੱਦੜਾਂ ਤੋਂ ਉਤਪੰਨ ਹੁ~ ਹੋਈ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਹ ਪਰੀ~ ਪਰਿਵਰਤਨ ਜਾਨਵਰਾਂ ਤੋਂ ਮਨੁੱਖਾਂ ਤੱਕ ਇਸ ਛਾਲ ਦੀ ਆਗਿਆ ਦਿੰਦਾ ਹੈ ਜਾਂ ਨਹੀਂ। ਨਵੇਂ ਕੋਰੋਨਾ ਵਾਇਰਸ ਬਾਰੇ ਦੇ ਕੀ ਵੱਖਰਾ ਹੈ ਨਵਾਂ SARS, COVID nineteen ਮਨੁੱਖਾਂ ਚਮਗਾਦੜਿਆਂ ਪੋਗੋਲੀਅਨ ਅਤੇ ਵਿੱਚ ਪਾਏ ਜਾਣ ਵਾਲੇ COVS ਦੇ ਇੱਕ ਸਮੁੱਖ ਨਾਲ ਸਭ ਤੋਂ ਨੈਣੀਓ ਸੰਬੰਧਿਤ ਹੈ। ਭਾਵੇਂ ਕਿ ਨਵੇਂ ਭਾਵੇਂ ਕਿ ਨਵੇਂ COVID nineteen ਅਤੇ SARS ਮਹਾਂਮਾਰੀ ਦਾ ਕਾਰਨ ਬਣੇ ਵਾਇਰਸ ਵਿੱਚਕਾਰ ਬਹੁਤ ਸਾਰੀਆਂ ਸਮਾਨਤਾਵਾਂ ਹਨ ਪਰ ਉਹਨਾਂ ਦੇ ਜਿਨੋਮ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਅੰਤਰ ਵੀ ਹਨ ਇਸ ਵਿੱਚ ਹੈ ਸਾਮ~ ਸਾਮਲ ਹੈ ਕਿ ਉਹ ਇੱਕ ਅਹ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਕਿਵੇਂ ਜਾਂਦੇ ਹਨ ਅਤੇ ਕੋਰੋਨਾ ਵਾਇਰਸ ਦੇ ਵੱਖੋ ਵੱਖਰੇ ਲੱਛਣ ਸ਼ੁਰੂਆਤੀ ਰਿਪੋਰਟਾਂ ਸੁਝਾਵ ਦਿੰਦੀਆਂ ਹਨ ਕਿ ਨਵਾਂ ਕੋਰੋਨਾ ਵਾਇਰਸ ਅਹ ਕੋਰੋਨਾ ਵਾਇਰਸ ਨਾਲੋਂ ਜ਼ਿਆਦਾ ਛੂਤਕਾਰੀ ਹੈ ਜੋ SARS ਦਾ ਕਾਰਨ ਬਣਦਾ ਹੈ ਪਰ ਗੰਭੀਰ ਬਿਮਾਰੀਆਂ ਦਾ ਕਾਰਨ ਮੰਨਣ ਦੀ ਸੰਭਾਵਨਾ ਘੱਟ ਹੈ। ਮਨੁੱਖਾਂ ਵਿੱਚ ਕਿੰਨੇ ਕੋਰੋਨਾ ਵਾਇਰਸ ਪਾਏ ਜਾਂਦੇ ਹਨ ਅੱਜ ਤੱਕ ਮੱਤ ਸ~ ਮਨੁੱਖੀ ਕੋਰੋਨਾ ਵਾਇਰਸ ਦੀ ਪਛਾਣ ਕੀਤੀ ਗਈ ਹੈ ਹੇਠਾਂ ਸਾਰਣੀ ਦੇਖੋ ਇਹਨਾਂ ਵਿੱਚ ਚਾਰ ਆਮ ਹਨ ਘੱਟ ਉੱਚ ਜੋਖਿਮ ਅਤੇ ਆਮ ਤੌਰ ਤੇ ਸੰਬੰਧ ਮਨੁੱਖੀ ਬਾਲ ਬਾਲਗਾਂ ਵਿੱਚ ਸਾਹ ਦੀਆਂ ਹਲਕੇ ਬਿਮਾਰੀਆਂ ਦਾ ਕਾਰਨ ਬਣਦੇ ਹਨ ਹਾਲਾਂਕਿ ਉਹ ਆਮ ਜੁਕਾਮ ਦੀਆਂ ਲਗਾਂ ਦੇ ਇੱਕ ਤਿਹਾਈ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਕੰਮਜ਼ੋਰ immune system ਵਾਲੇ ਵਧੇਰੇ ਜੋਖਿਮ ਵਾਲੇ ਲੋਕਾਂ ਵਿੱਚ ਉਹ ਲੰਬੇ ਸਮੇਂ ਲਈ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਵਾਲੀ ਬਿਮਾਰੀ ਨਾਲੋਂ ਜ਼ਿਆਦਾ ਗੰਭੀਰ ਹੁੰਦੀ ਹੈ ਕਿਉਂਕਿ ਇਹ ਵਾਇਰਸ ਨਵਾਂ ਹੈ ਇਸ ਲਈ ਕਿਸੇ ਕੋਲ ਵੀ ਇਸ ਤੋਂ ਬ~ ਬਚਾ ਨਹੀਂ ਹੈ। ਇਸਦਾ ਮਤਲਬ ਹੈ ਕਿ ਇਹ ਸੰਭਾਵੀ ਤੌਰ ਤੇ ਬਹੁਤ ਵੱਡੀ ਗਿਣਤੀ ਵਿੱਚ ਰੋਗਾਂ ਨੂੰ ਅਹ ਕਰਦਾ ਕਰ ਕਰੇਗਾ ਅਤੇ ਭਾਵੇਂ ਕਿ ਬਹੁਤ ਗੰਭੀਰ ਮਾਮਲਿਆਂ ਦੀ ਗਿਣਤੀ ਪ੍ਰਤੀਸ਼ਤ ਦੇ ਰੂਪ ਵਿੱਚ ਘੱਟ ਹੈ। ਇੱਕ ਬਹੁਤ ਵੱਡੀ ਗਿਣਤੀ ਦਾ ਇੱਕ ਛੋਟਾ ਪ੍ਰਤੀਸ਼ਤ ਗੰਭੀਰ ਬਿਮਾਰੀ ਵਾਲੇ ਬਹੁਤ ਸਾਰੇ ਲੋਕਾਂ ਨੂੰ ਜੋੜਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਸੱਤ ਮਨੁੱਖੀ ਕੋਰੋਨਾ ਵਾਇਰਸ ਦੂਜੇ ਜਾਨਵਰਾਂ ਤੇ ਮਨੁੱਖਾਂ ਵਿੱਚ ਸੰਚਰਿਤ ਹੋ ਜਾਂਦੇ ਹਨ COVID nineteen ਪੈਦਾ ਕਰਨ ਵਾਲੇ ਸ਼ਾਇਦ ਚਮਗਾਦੜਾਂ ਤੋਂ ਪੈਦਾ ਹੋਏ ਹਨ ਇਹ ਸੰਭਵ ਹੈ ਕਿ ਨਵੀਂ COVID ਇੱਕ ਨੂੰ ਇਸਦੀ ਮੂਲ ਅਮ ਮੇਜਮਾਨ species ਤੋਂ ਮਨੁੱਖਾਂ ਵਿੱਚ ਤਬਦੀਲ ਕਰਨ ਵਿੱਚ ਇੱਕ ਵਿਚਕਾਰਲੇ ਮੇਜਮਾਨ ਦੇ ਤੌਰ ਤੇ ਪੋ~ ਪੈਗੋਲੀਅਨ ਵਰਗੀਆਂ ਹੋਰ ਜਾਨਵਰਾਂ ਦੀਆਂ ਕਿਸਮਾਂ ਸ਼ਾਮਲ ਹੋਣ ਕੋਰੋਨਾ ਵਾਇਰਸ ਕੀ ਹੈ ਤਦ ਨਵਾਂ ਕੋਰੋਨਾ ਵਾਇਰਸ ਕਿਵੇਂ ਫੈਲ ਰਿਹਾ ਹੈ। ਸਮਾਜਕ ਦੂਰੀਆਂ ਅਤੇ ਘਰੇਲੂ ਉਪਾਵਾਂ ਦੇ ਪਿੱਛੇ ਵਿਗਿਆਨ ਤੱਕ ਅਸੀਂ ਬਿਮਾਰੀ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਪੇਸ ਕਰ ਰਹੇ ਹਾਂ ਇਹ ਕਿਉਂਕਿ ਇਹ ਕੋਰੋਨਾ ਵਾਇਰਸ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਅਤੇ ਸੱਤ ਮਨੁੱਖੀ ਕੋਰੋਨਾ ਵਾਇਰਸ ਦੂਜੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਰਿਤ ਹੋ ਜਾਂਦੇ ਹਨ।

Hello

ਮੈਂ ਵੀ ਠੀਕ ਹਾਂ ਹੋਰ ਕਿ ਹਮ ਹੋਰ ਕਿ ਕਰ ਰਹੇ ਸੀਗੇ ਕੁਛ ਨੀ ਬਸ ਬੈਠੇ ਹੋਏ ਸੀ ਏਦਾਂ ਹੀ ਵੇਲ਼ੇ ਅੱਛਾ ਅੱਛਾ ਚਲੋ ਮੈਂ ਹਮ ਦਾਸਕ minute ਤੁਹਾਡੇ ਨਾਲ ਗੱਲ ਕਰਨੀ ਸੀਗੀ

ਤੈਨੂੰ ਮੈਂ ਏਨਾ ਕਿਹਾ ਚਲੋ ਦੇਣਾ

ਹਾਜਮੁਲਾ ਅਕਾਲੀ ਫੂਲਾ ਸਿੰਘ ਜੀ ਕੌਣ ਸੀਗੇ

ਆਇਯੋ ਵਿਚ ਇਕ ਦਿਨ ਇਕ ਗੁਰੂ ਦੇ ਲੇਖੇ ਲਗਾ ਤੇ ਐਸੀਆਂ ਰੂਹਾਂ ਵਾਲਿਆਂ ਹੀ ਸੰਸਾਰ ਤੇ ਓੰਦਿਆਂ ਹਨ ਹਣਾ ਜਿਸ ਬਾਰੇ ਗੁਰਬਾਣੀ ਆਯਾ ਜਨਮ ਮਰਨ ਦੁਹਰਾ ਮੇਹਨਾਹੀ ਜਨ ਪਰ ਉਪਕਾਰੀ ਆਏ ਇਹ ਸ਼ਬਦ ਓਨਾ ਲਯੀ ਵਰਤੇ ਗਏ ਹਨ ਅੱਛਾ ਅੱਛਾ ਮਤਲਬ ਐਸੀਆਂ ਆਤਮਾ ਜੋ ਜਨਮ ਓਰ ਮ੍ਰਿਤਯੁ ਦੇ ਵਿਚ ਮੁਕਤ ਹੋਂਦਿਆਂ ਹਨ ਹਣਾ ਤੇ ਦੂਸਰਿਆਂ ਦੇ ਭਲਾ ਕਰਦੀ ਹੈ ਤੇ ਦੂਸਰਿਆਂ ਦੁਨੀਆਂ ਦਾ ਭਲਾ ਕਰਨ ਲਯੀ ਆਂਦੀਆਂ ਨੇ ਹਣਾ ਅਕਾਲੀ ਬਾਬਾ ਫੂਲਾ ਸਿੰਘ ਜੀ the ਮਹਾਨ ਯੋਧਾ ਬਹਾਦੁਰ ਗੁਰੂ ਦੇ ਪਯਾਰੇ ਸੀਗੇ ਹਣਾ ਜੋ ਓਨਾ ਦਾ ਜਨਮ ਜੇਦਾ ਹੇਗਾ ਸਤਰਾਂ ਸੋ ਇਕਾਠ ਵਿਚ ਹੋਇਆ ਸੀਗਾ ਇਹ ਬੀ ਆਕਾਲੀ ਬਾਬਾ ਦਾ ਜਨਮ ਜੇਦਾ ਹਣਾ

ਸਿੰਘ ਸਰਾਓਬੇਜ਼ੀ ਦਾ ਘੜ ਹੋਇਆ ਸੀਗਆ ਤੇ ਇਤਹਾਸਿਕ ਸਤਰੁਹਾ ਦਾ ਇਕਤਰਿਕ ਕਰ ਕਰੇ ਤੇ ਪਤਾ ਚਲਦਾ ਕਿ ਸਰਦਾਰ ਈਸ਼ਵਰ ਸਿੰਘ ਮਿਸਲ ਸ਼ਹੀਦਾਂ ਦੇ ਵੀਰ ਯੋਧਾ ਦੇ ਯੋਧਾ ਦੇ ਸੀਗੇ ਹਣਾ ਤੇ ਉਹ ਅੰਮ੍ਰਿਤਸਰ ਵਿਚ ਰਹਿੰਦੇ ਸੀਗੇ ਹਾਂਜੀ ਇਹ ਸਰਦਾਰ ਈਸ਼ਵਰ ਸਿੰਘ ਦੀ ਮੌਤ ਤੋਂ ਬਾਦ ਇਕ ਦਿਨ ਏਨਾ ਨੇ ਮਾਤਾ ਜੀ ਛੱਤ ਤੋਂ ਉਤਰਨ ਸਮੇਂ ਪੋੜੀ ਤੋਂ ਡਿਗ ਪਏ ਤੇ ਓਨਾ ਨੇ ਆਪਣੇ ਸੋਹਰੇ ਪਿੰਡ ਸਨੇਹਾ ਭੇਜਿਆ ਤੇ ਪਿੰਡ ਅਜਨੋਲਾ ਤੋਂ ਰਿਸ਼ਤੇਦਾਰ ਆਏ ਤੇ ਸੰਤ ਨੈਣਾ ਸਿੰਘ ਵੀ ਆਏ ਤੇ ਹਣਾ ਫੂਲਾ ਸਿੰਘ ਨੂੰ ਸੰਤ ਨੈਣਾ ਸਿੰਘ ਨੇ ਆਪਣੇ ਜਿੰਮੇਵਾਰੀ ਤੇ ਆਉਣੇ ਨਾਲ ਰੱਖ ਲਿਆ ਤੇ ਮਾਤਾ ਤੇ ਛੋਟੇ ਭਰਾ ਨੂੰ ਸੰਤ ਸਿੰਘ ਪਿੰਡ ਅਜਨੋਲਾ ਚਲੇ ਗਏ ਸੰਤ ਸਿੰਘ ਦੇ ਕੋਈ ਔਲਾਦ ਨੀ ਹੋਈ ਅਜ ਵੀ ਅਕਾਲੀ ਫੂਲਾ ਸਿੰਘ ਦੀ ਯਾਦ ਵਿਚ ਬਣਿਆ ਇਕ ਪੁਰਾਤਨ ਗੁਰੂਦਵਾਰਾ ਹੈ